hello ਹਾਂ ਕੀ ਦਈ

ਹੋਰ ਹੋਰ ਠੀਕ ਠਾਕ ਆ ਹਮ ਠੀਕ ਗੱਲ ਬਾਤ ਕੋਈ ਦੀ ਚਾਈਂ ਨੂੰ ਕਿਹਾ ਕਿ ਦਵਾਦੇ ਤੇ ਉਹ ਆਹੋ ਉਹ ਤੇ ਦਈ ਆ ਕਹਿਣ ਤੇ ਉਹ ਗਏ ਨੇ ਖਰੇ ਕਲ

ਆਂਹੋ ਅੱਜ ਕਹਿਣ ਦਿਆਂ ਹੀ ਤੇ ਉੱਤੇ ਆਂਦਾ ਅੱਜ ਜਾਣ ਚਲ ਤੇ ਨਿਕਲੁਗਾ ਸਾਡੇ ਪਿੰਡ ਆ ਜਾਣਾ ਪਹਿਲੋਂ ਗੱਲ ਕਰ ਲੈਣ ਓਹਦੇ ਨਾਲ ਹਣਾ

ਜੋ ਓਹਦੇ ਚੋ ਨਿਕਲਿਆ ਓਹੀ ਲੈਣਾ ਜੇ

ਨਹੀਂ ਮੁਸ਼ਕਿਲ ਓਹਦਾ ਮੈਂ ਆਖਿਆ ਲਿਆਵੀਂ ਵੀ ਨਾ ਜੇ ਉੱਦਣ ਨੀ ਆਇਆ phone ਕੀਤਾ ਰਹਿੰਦੇ ਆਜੁ ਤੂੰ ਇਕੱਲੀ ਮੈਂ ਜਦੋ ਨੇਰਾ ਸਵੇਰਾ ਹੋਵੇਗਾ ਤੇ ਰਹਿ ਪਈ ਤੂੰ

ਉਹ ਆਖਣ ਦੀਆ ਕੁੜੀਆਂ ਜੋਤੀ ਵੱਡੀ ਹੋਣੀ ਤੇ ਦੁਨੀਆਂ ਬੜੀ ਹੋਣੀ ਇਕ ਦਿਨ ਪਹਿਲਾ ਵੀ ਕੱਲ ਭਾਵੇ ਆਉਣ ਉਹ ਸੁਮਨ ਤੇ ਕੰਵਲ ਤੇ ਜੋਤੀ ਵਡੀ ਅੱਛਾ ਅੱਛਾ ਆਹੋ ਚਲ ਬੰਦਾ ਨਯਾ ਖਲੋ ਲੈਂਦਾ ਕੋਈ ਮੈਂ ਆਖਿਆ ਘੜੀ ਬੰਦਾ ਪਲ ਬਹਿੰਦਾ

ਆਹੋ ਤੇ ਚਲ ਘੜੀ ਪਲ ਬੰਦਾ ਬਵੇ ਲੱਗਦਾ ਮੀਹ ਆ ਗਿਆ ਹਾਂ ਚਲੋ ਕਿਹੇ ਦੇ ਮੱਥੇ ਲੱਗੇ ਹਾਂ ਕਿ ਮੈਂ ਆਵੀਂ ਪੁੱਤ ਲੋਏ ਲੋਏ ਫਿਰ ਆਹੋ ਸਵੇਰ ਦੀ ਦਿਹਾੜੀ ਰਹਿ ਗਈ ਆ ਆਹੋ ਕੱਲ ਦੀ ਆ

ਉਦਣ ਵੀ ਬੜੀ ਹੀ ਭੈਣਾਂ ਮਰਗ ਤੇ ਤੋਬਾ ਤੋਬਾ ਕਿਤੇ ਮਰਗ ਤੇ ਇੰਨੀ ਦੁਨੀਆਂ ਮਗਰ ਕਿੰਨੀ ਦੁਨੀਆਂ ਹੀ ਤੇ ਵੇਖ ਕਿਤੇ ਰੋਟੀ ਖਾਣ ਦਈ ਥੋੜੀ ਦੁਨੀਆਂ ਹੀ ਰੋਟੀ ਕਿਤੇ ਦੋ ਵਾਰੀ ਰੋਟੀ ਬਣਾਈ ਇੰਨੀ ਰੋਟੀ ਬਣੀ ਕਿਤੇ ਰੋਟੀ ਨਹੀਂ ਪੂਰੀ ਝਾਈ ਆਂਦੀ

ਦਾਲ ਦਾਲ ਬਣਾਈ ਚੋਲ ਬਣਾਏ ਫਿਰ ਅੜੀਏ ਇੰਨੀ ਰੋਟੀ ਬਣਾਈ ਪੂਰੀ ਨਹੀਂ ਇੰਨੀ ਰੋਟੀ ਬਣਾਈ ਅਹ ਤੇ ਉਦਨ ਉਦਨ ਤੇ ਦੁਨੀਆਂ ਇਹ ਤੋਂ ਜਿਆਦਾ ਕਿਤੇ ਹੋਣੀ ਆ ਆਹੋ ਉਹ ਤੇ ਆਂਦੇ ਉਹ ਬੰਦਗੀ ਘਰ ਕਰਾਲਾਗੇ ਤੇ ਰੋਟੀ ਦਾ ਉਥੇ ਰੋਟੀ ਫਿਰ ਚਰਚ ਵਿਚ ਮੈਂ ਕਿਹਾ ਲਾ ਲਿਉ ਲੋਕਾਂ ਉਥੋਂ ਖਾ ਖਾ ਕੇ ਤੁਰੇ ਜਾਣਾ ਟੈਂਟ ਲਵਾਉ ਤੇ ਆਪਣੇ ਗਲੀ ਵਿਚ ਲਾ ਲੈਣ ਨਹੀਂ ਨਹੀਂ ਹਵੇਲੀ ਕਹਿਣ ਦਏ ਹੀ ਬਈ ਹਵੇਲੀ ਕਰਲਾਂਗੇ ਰੋਟੀ ਦਾ ਰੋਟੀ ਬਣਾਲਾਂਗੇ ਤੇ ਚਰਚ ਵਿਚ ਪੰਗਤ ਲਾਦਾਗੇ ਉਹ ਤਾਂ ਬੁੱਢੇ ਵਾਰੀ ਵੀ ਇੱਦਾਂ ਹੀ ਕੀਤਾ ਇਨ੍ਹਾਂ ਨੇ ਕਹਿੰਦੀ ਹਰੇ ਉਥੇ ਜਗ੍ਹਾ ਥੋੜੀ ਆ ਤੇ ਗਲੀ ਵਿਚ ਵੀ ਨਹੀਂ ਕੋਈ ਸੁਰ ਸਵਾਦ ਤੇ ਇਥੇ ਹੀ ਗਲੀ ਵਿਚ ਬਹਿ ਜਾਣਗੇ ਸਿੱਧੀ ਮੁੜਕੇ ਰੋਟੀ ਵਲੋਂ ਅਵਾਜ ਦੇ ਦੇਣਗੇ ਗਲੀ ਵਾਲਿਆਂ ਨੂੰ ਕਿ ਉਠ ਕੇ ਰੋਟੀ ਖਾ ਲੋ ਤੇ ਉਥੋਂ ਰੋਟੀ ਖਾ ਕੇ ਚਲ ਜਾਣਗੇ

ਆਹੋ ਉਥੇ ਲੋਕਾਂ ਕੋਲੋ ਖਾ ਖਾ ਬਹਿੰਦੇ ਜਾਣਾ

ਉਥੋੰ ਲੋਕਾਂ ਨੂੰ ਤੁਰੇ ਜਾਣਾ ਲੋਕਾਂ ਨੂੰ ਕਢਾਉਣਾ ਪੈਣਾ ਬੜਿਆਂ ਬੜਾ ਦੁੱਖ ਲੱਗਦਾ ਈ ਓ ਪੇਕੇ ਵੱਲ ਜਾ ਕੇ ਉਹਦੀਆਂ ਜਿੰਮੇਵਾਰੀਆਂ ਪੈ ਗਈਆ ਹਣਾ ਸਾਰੀ ਜਿੰਮੇਵਾਰੀ ਓਹਦੇ ਤੇ ਪਈ ਭੈਣਾਂ ਵਿਆਹੁਆਂ ਘਰ ਚਲਾਉਗਾ

ਹੁਣ ਭੈਣਾਂ ਦੀ ਵੀ ਜਿੰਮੇਵਾਰੀ ਓਹਦੇ ਤੇ ਆਪਣੀ ਵੀ ਜਿੰਮੇਵਾਰੀ ਓਹਦੇ ਆਪਣੇ ਤੇ ਹਜੇ ਤੇ ਪ੍ਰਾਹੁਣੇ ਚੰਗੇ ਜਿਹੜੇ ਸਾਥ ਬੜਾ ਦਿੰਦੇ ਭੈਣਾਂ

ਪਿਉ ਵਿਚਾਰਾ ਪਤਾ ਲੈਣ ਵੀ ਆਇਆ phone ਕਰ ਕਰ ਪੁੱਛਦਾ ਵਾ ਅੱਗੇ ਵੀ ਆਂਡਿਆ ਦੀ tray ਦੇ ਕੇ ਗਿਆ ਹੀ ਜਦੋਂ ਹੈ ਹਾਂ ਜਦੋਂ ਸੱਟਾਂ ਨਹੀਂ ਲੱਗੀਆਂ ਉਹਦੇ ਦੇ ਕੇ

ਹਮ ਹੁਣ ਵੀ ਰੋਜ phone ਲਾ ਲਾ ਪੁੱਛਦਾ ਤੇ ਮੈਨੂੰ ਕਹਿਣ ਦਿਆਂ ਹੀ ਕਹਿੰਦਾ ਮੰਮੀ ਇੰਨਾ ਜਿਆਦਾ ਵਾ ਡੈਡੀ ਤੇ ਕਹਿੰਦਾ ਮੇਰਾ ਤਨਖਾਹ ਨਾ ਖਰਾਬ ਦੀ ਤੇ loan ਲੂਨ ਵਿਚ ਆ ਗਿਆ ਤੇ ਕਹਿੰਦਾ ਮੈਂ ਡੈਡੀ ਨੂੰ ਕੋਈ ਪੈਹੇ ਦੇ ਕੇ ਆਉਗਾ ਖਰਚਾ ਖੁਰਚਾ ਮੈਂ ਚੱਲ ਕੁਛ ਕੋਈ ਨੀ ਨਹੀਂ ਕੋਈ ਨੀ ਕੋਈ ਨੀ ਚੱਲ ਕੋਈ ਨੀ ਤੂੰ ਆਪਣਾ

ਆਹੋ ਉਹ ਕਰਦਾ ਵਾ ਉਹ ਤੇ ਤੈਨੂੰ ਪਤਾ ਈ ਆ ਨਾ ਐਨੀ ਕਰ ਸੜੀ ਤੇ ਉਹਨੇ ਜਾਣਿਆਂ ਹੀ ਨੀ ਨਹੀਂ ਉਹ ਖਰਾ ਕਿੱਦਾਂ ਵਾਂ ਹੋਰ ਈ ਰੋਕਦਾ ਵਾ ਸੁਬਾਹ ਓਹਦਾ ਨੀ ਚੀਕਦਾ ਉਹ ਸੁਭਾਅ ਨੇ ਚੰਗਾ ਜਦੋਂ ਦੇ ਨਿਆਣੇ ਹੋਏ ਉਦੋਂ ਬਥੇਰਾ ਮੇਰੇ ਨਾਲ ਕਰਦਾ ਰਿਹਾ ਵਾ

ਨਹੀਂ ਬਥੇਰਾ ਝਾਈ ਉਦੋਂ ਕਰਦਾ ਹੁੰਦਾ ਹੈ ਕਿਤੇ ਉਹਨੂੰ ਕੋਈ ਚੀਜ ਮੈਂ ਕਦੀ ਨੀ ਉਹਨੂੰ ਆਖਣਾ ਨੂੰ ਮੈਂ ਕਹਿਣਾ ਇਹਦੇ ਕੋਲ diaper ਤੋਂ ਇਲਾਵਾ ਚੀਜ ਨਾ ਕੋਈ ਮੰਗਾਈ ਕੱਲ ਨੂੰ ਤੈਨੂੰ ਮਿਹਣਾ ਦਓ

ਹਮ ਨਾ ਕਦੀ ਨੀ ਹੀ ਕਿਤੇ ਦੁੱਧ ਚਲ ਤੁਹਾਂ ਨੇਕੀ ਕੀਤੀ ਓਹਦੇ ਨਾਲ ਤੁਹਾਂ ਕੋਈ ਲਿਆ ਨਹੀਂ ਨੇਕੀ ਕੀਤੀ ਓਹਦੇ ਨਾਲ ਨੇਕੀ ਕੀਤੀ ਨੂੰ ਤਾਹੀ ਜਿੰਨੀ ਵਾਰੀ ਤਾਂ ਵੀ ਮੁੰਡਾ ਹੋਇਆ ਤਾਂ ਵੀ

ਸਬਜ਼ੀ ਨਾਲ ਉਹਨੂੰ ਮੈਂ ਝਾਈ ਰੋਟੀ ਨਹੀਂ ਕਦੀ ਖਵਾਈ ਤੇ ਨਾਲ ਈ ਰਿਸ਼ਤੇਦਾਰ ਸਿਫਤ ਕਰਨੀ ਕਹਿਣਾ ਬਈ ਜਿਹ ਤਰ੍ਹਾਂ ਕੋਈ ਇਕ ਦੋ ਦਿਨ ਲਈ ਜਵਾਈ ਜਾਂਦਾ ਰੋਟੀ ਲੋਕੀ ਬਣਾਉਂਦੇ ਤੇ ਹਾਡੀ ਮੰਮੀ ਹੋਣਾ ਨੇ ਸਾਲ ਮੈਨੂੰ ਇੱਦਾਂ ਦੀ ਰੋਟੀ ਖਵਾਈ

ਹਾਂ ਬੜਾ ਸਿਫਤ ਬੜੀ ਕਰਨੀ ਹਰੇਕ ਘਰ ਗਏ ਨੂੰ ਆ ਉਹਨੇ ਕੰਜਰੀ ਨੇ ਖੁਆ ਛੱਡਿਆ ਪਹਿਲੋਂ ਨੀ ਹੀ ਇੱਦਾਂ ਦਾ ਹਣਾ

ਭਾਵੇ ਮੈਂ ਮੋੜ ਹੀ ਦਿੱਤਾ ਮੈਂ ਮੋੜ ਦਿੱਤਾ ਹੀ ਝਾਈ ਜਦੋਂ ਨਹੀਂ ਉਹ ਵੀ ਬੜਾ ਕਰਦੇ ਆ ਮੈਂ ਆਖਣ ਦੀ ਨੀ ਗੱਲ ਕਰਦਾ ਵਾ ਬੜਾ ਉੱਦਾ ਆਹੋ ਤੇ ਹਜਾਰ ਰੁਪਿਆ ਸਵੇਰੇ ਦੇ ਕੇ ਆਇਆ ਚਲੋ ਸਭ ਹੋਣ ਵਾਲਾ ਹੀ ਤੇ ਵਿਚਾਰੇ ਨਾਲ ਕੰਮ ਕਰਨਾ ਨਾਲੇ glucose ਲਵਾਉਣ ਨੂੰ ਖੜਨਾ ਤੇ ਜਿਹੜੇ ਵੇਲੇ phone ਗਿਆ ਆਖਣਾ ਰੋਟੀਆਂ ਬੰਨ ਲਾ ਦਵਾ ਦਵ ਹਿੱਦਾ ਹੀ ਪਾ ਲਾ ਜੋ ਬਨਾਇਆ ਡੱਬਿਆਂ ਵਿਚ ਪਾ ਲਾ ਮੈਂ ਤਿਆਰ ਮੈਂ ਆ ਗਿਆ ਈ ਦੁਕਾਨ ਤੋਂ ਤੇ ਸਿੱਧਾ ਈ ਕੁੜੀ ਨੇ ਉਥੇ ਬਟਾਲੇ ਚੱਲ ਜਾਣਾ ਤੇ ਕੁੜੀ ਸੜੀ ਮਾਂ ਤੇ ਨਾ ਯਕੀਨ ਕਿਹੇ ਰਿਸ਼ਤੇਦਾਰ ਤੇ ਨਾ ਯਕੀਨ ਉਨੇ ਦਿਨ ਵੇਖ ਲਾ ਉਥੇ ਹੀ ਰਿਹਾ ਨਾਲ ਹੀ ਉਥੋਂ ਈ ਕੰਮ ਤੇ ਜਾਣਾ ਕਿੰਨਾ ਕਰਦਾ

ਝਾਈ ਇਹਨੂੰ ਹਾਡੇ ਤੋਂ ਮਾਣ ਚੁੱਕ ਛੱਡਿਆ ਮੇਰੇ ਹਿਸਾਬ ਨਾਲ ਉਹਦੀ ਮਾਂ ਨੇ ਹੀ ਕੋਈ ਕਰ ਕਰਾ ਕੇ ਮਾਣ ਚੁੱਕਤਾ ਮਾਂ ਨੇ ਮਾਂ ਨੇ ਕੀਤਾ ਹੋਣਾ ਉਹਨਾਂ ਨਾਲ ਕਿੰਨਾ ਕਰਦਾ ਆਹੋ ਕਰਦਾ ਵਾ ਕਿ ਉਹਨਾਂ ਮਾਣ ਨਹੀਂ ਚੁੱਕ ਸਕਿਆ ਇਹਦਾ ਨਹੀ ਤੇ ਉਹ ਮਰਦਾ ਹੁੰਦਾ ਹੀ ਚਾਈਂ ਬੜਾ ਕਰਦਾ ਹੁੰਦਾ ਹੀ ਪਤਾ ਨੀ ਉਹਨੂੰ ਕੀ ਕਰ ਛੱਡਿਆ ਹੋਰ ਕਿਤੇ ਨਾਂ ਨੀ ਲੈਂਦਾ ਸ਼ੈਰੀ ਆਂਦੀ ਕਦੀ ਨੀ ਨਾਂ ਲਿਆ ਤੇ ਆਹ ਕਦੀ ਕਦੀ ਕਹੂੰਗਾ ਕੀ ਮੰਮੀ ਨੇ ਕੀਤਾ phone ਤੇ ਫਿਰ ਇਹ ਕਹੂੰ ਬਈ ਤੂੰ ਤੇ ਪੈਹੇ ਨੀ ਪੁਆ ਕੇ ਦਿੰਦਾ ਤੇ ਫਿਰ ਆਪਣੇ phone ਤੋਂ ਕਰਾਉਗਾ ਗੱਲ ਬਈ ਜੇ ਲੈ ਕਰਲਾ ਤੇ ਆਪ ਨਹੀਂ ਕਿਤੇ ਬਈ ਤੂੰ ਮੈਨੂੰ ਈ ਪੁੱਛਲਾ ਚੱਲ ਤੂੰ ਨਹੀ ਉਹਨੂੰ ਪੁੱਛਣਾ ਪਿਓ ਨੂੰ ਉਹਨੂੰ ਡੈਡੀ ਨੂੰ ਕਹਿ ਮੈਨੂੰ ਹਾਂ ਸ਼ੈਰੀ ਤੇ ਬੜਾ ਖੱਪੀ ਕਹਿੰਦੀ ਤੂੰ ਵੀ ਤੇ ਤੇਰੇ ਪਿਉ ਨੇ ਵੀ ਤੇ ਮੈਨੂੰ ਘਰੋਂ ਕੱਢਿਆ ਹੀ ਦੋ ਤਿੰਨ ਵਾਰੀ ਤੇ ਕਹਿੰਦੀ ਬਈ ਨਹੀ ਕਿ

ਹਾਂ ਮੈਂ ਵੀ ਤੇ ਇਥੇ ਈ ਰਹਿਣ ਦਈ ਆ

ਤੇ ਕਹਿੰਦੀ ਜੇ ਉਹਨੇ ਕਹਿ ਦਿੱਤਾ ਤੂੰ ਨਾ ਹਾ ਇੰਨੀ ਗੱਲ ਕਹਿੰਦਾ ਬਈ ਮੈਂ ਆਪਣੀ ਕੁੜੀ ਲੈਣ ਆਇਆ ਮੈਨੂੰ ਨੀ ਲੈਣ ਆਇਆ ਨਿਆਣੇ ਲੈਣ ਆਇਆ ਆਪਣੇ ਦੱਸ ਨਿਆਣੇ ਤੇ ਉਹ ਉਹ ਮੈਂ ਦੁਸ਼ਮਣ ਸਾਂ ਮੁੰਡੇ ਵਲੋਂ ਨੀ ਹੀ ਆਂਦਾ ਕੁੜੀ ਵਲੋਂ ਆਂਦਾ ਹੀ

ਉਹਨੂੰ ਪਤਾ ਹੀ ਨਾ ਮੁੰਡਾ ਕਿੰਨੈ ਸੰਭਾਲਣਾ ਵਾ ਕੁੜੀ ਆਹੋ ਮੈਂ ਕਿਹਾ ਕੁੜੀ ਕਿਉ ਖੜਣੀ ਤੂੰ ਦੋਵੇ ਖੜ ਇਨ੍ਹਾਂ ਨੂੰ ਵੀ ਨਾਲ ਖੜ ਤੇ ਕਹਿ ਦਿੱਤਾ ਬਈ ਜੇ ਤੂੰ ਇਨ੍ਹਾਂ ਨੂੰ ਲੈਣ ਆਇਆ ਤੇ ਤੂੰ ਕੀ ਲੈਣ ਆਇਆ ਚੱਲ ਨਿਕਲ ਜਾ ਇਥੋਂ ਆਹ ਤੇ ਇਹੋ ਗੱਲ ਕਹੀ ਉਹਨੂੰ

ਬਈ ਤੂੰ ਇਨ੍ਹਾਂ ਨੂੰ ਨੀ ਲੈਣ ਆਇਆ ਤੇ ਤੂੰ ਕੀ ਲੈਣ ਆਇਆ ਚੱਲ ਅੰਦਰ ਤੀਰ ਬੱਝ ਤੇ ਫਿਰ ਆਂਦੇ ਆਂ ਦੇ ਈ ਆ ਇਸੇ ਗੱਲ ਦਾ ਡਰ ਪਾਇਆ ਬਈ ਹਾਂ ਜਾਂ ਮੈਨੂੰ ਆਖਿਆ ਮੈਨੂੰ ਇਹ ਗੱਲ ਕਿਉ ਕਹੀ ਆ ਤੇ ਇਹ ਗੱਲ ਕਿਉ ਕਹੀ ਆ ਮੈਨੂੰ

ਤੇ ਦਮ ਕਾਹਦਾ ਉਹਨੂੰ ਚੁੱਭ ਗਈ ਤੇ ਉਹ ਕਹਿੰਦੀ ਕਿ ਮੈਨੂੰ ਘਰੋਂ ਤੇਰਾ ਮਾਸੜ ਕੱਢ ਦਿੰਦਾ ਹੁੰਦਾ ਹੀ ਤੇ ਮੈਂ ਮਾਸੀ ਘਰ ਚੱਲ ਜਾਂਦੀ ਹੁੰਦੀ ਹਾਂ ਉਹ ਨਹੀਂ ਤੈਂਨੂੰ ਚੇਤਾ ਉਹ ਤੇ ਨੀ ਦਿੱਤਾ

ਉਨਾਂ ਗਲਤ ਨੀ ਹੁੰਦਾ ਆਹ ਤੇ ਕਹਿੰਦੀ ਚਰਚ ਨੀ ਜਾਂਦਾ ਬੜਾ ਦੁੱਖ ਕਰਦਾ ਬੜਾ ਕਰਦਾ ਉਹ ਇਉ ਜਿਉ ਤੇ ਆਂਦੀ ਮੈਂ ਕਿਹਾ ਜਦੋਂ ਤੂੰ ਜਾਣਾ ਨੀ ਕਿਹੇ ਦੇ ਮੱਥੇ ਨਹੀਂ ਤੇ ਇਥੇ ਤੇਰੇ ਦੁੱਖ ਦੇ ਕੀਤੇ ਦਾ ਕੀ ਫਾਇਦਾ

ਨਹੀਂ ਤੂੰ ਆ ਹਾ ਤੈਨੂੰ ਘਰੋਂ ਕੱਢ ਦੇਣਾ ਹਾ ਕੱਢ ਦੇਣਾ ਤਾਂ ਉਨ੍ਹਾਂ ਕੱਢ ਦੇਣਾ

ਉਹਨੂੰ ਕਹਿਣਾ ਆਪਣੇ ਘਰ ਲੜਾਈ ਨਾ ਪਾਈ ਮੈਂ ਕਿਹਾ ਚਲੋ ਤੁਹਾਨੂੰ ਦੁੱਖ ਤੁਹੀ ਆਉਂਦੀਆਂ ਜੇ ਤੇ ਮੈਂ ਤੂੰ ਨਾ ਕਵੀ ਮੈਂ ਕਿਹਾ ਨਾ ਤੂੰ ਨਾ ਕਹੀ ਫਿਰ ਤੂੰ ਨਾ ਕਹੀ ਬਈ ਹਾਡੇ ਚਾਚਾ ਮਹਿੰਦਰ ਇਹਦੇ ਨਾਲ ਚਰਚ ਜਾਂਦਾ ਰਿਹਾ ਖੜਦਾ ਰਿਹਾ ਨਾਲ ਅਵਾਜ ਮਾਰ ਕੇ

ਆਹੋ ਕੁੜੀਏ ਘਲਾ ਪਰੌਣੇ ਨੂੰ ਆਹ ਸ਼ੈਰੀ ਵੀ ਆਦੀ ਬਈ ਆਂਦੀ ਚਾਚਾ ਅਵਾਜ ਮਾਰ ਕੇ ਖੜਦਾ ਰਿਹਾ ਆਹੋ ਤੇ ਉਹ ਤੇ ਸਗੋਂ

ਇਹ ਥੋੜੀ ਗੱਲ ਹੁੰਦੀ ਆ ਮੈਂ ਤੋਸ਼ੀ ਨੂੰ ਤਾਂ ਹੀ ਗੁੱਸੇ ਨਾਲ ਕਿਹਾ ਮੈਂ ਉਹਨੂੰ ਜਿੱਦਣ ਛੱਡਣ ਨੀ ਆਇਆ ਜਦੋਂ ਪਹਿਲਾਂ ਆਈ ਇਨ੍ਹਾਂ ਦੀ ਇਹ ਬੰਦਗੀ ਤੇ ਨੀ ਆਈ ਤੇ ਹਾਡੇ gate ਦੇ ਗਾੜੀ ਤਾਰ ਕੇ ਗਿਆ ਹੀ ਕੇ ਤੇ ਇਥੋ ਪਿਛਾਂਹ ਮੁੜ ਗਿਆ ਹਾਂ gate ਗਾੜੀ ਤਾਰ ਕੇ ਤੇ ਚੱਲ ਗਿਆ

ਆਹੋ ਘਰ ਨੀ ਆਇਆ ਮਹਿ ਜਾਣ ਦੇ ਮਹਿ ਜਾਣ ਦੇ ਫਿਰ

ਮਹਿ ਤੂੰ ਨਾ ਮੈਂ ਤੂੰ ਨਾ ਕਈ ਨਾ ਲੜੀ ਕਿ ਮੇਰੇ ਸਾਡੇ ਘਰ ਨਹੀਂ ਜਾਂਦਾ ਤੂੰ ਨੀ ਕਹਿਣਾ ਜਿੱਦਾਂ ਕਰਦਾ ਕਰਨ ਦੇ ਨਾ ਤੂੰ ਨਾ ਸ਼ੈਰੀ ਨੂੰ ਕਹੀਂ ਤੂੰ ਨਾ ਕਿਹਾ ਕਰ ਨਹੀਂ ਮੈਂ ਕਿਹਾ ਮੈਂ ਤੂੰ ਬਿਲਕੁਲ ਨਹੀਂ ਕਹਿਣਾ ਕੇ ਜਾਂ ਤੂੰ ਹਾਡੇ ਨੀ ਆਉਂਦਾ ਨਹੀਂ ਜਾਂ ਕਿੱਦਾਂ ਵਾ ਜਾਂ ਇਦਾ ਘਰ ਕੁਪੱਤ ਪਾਊ ਆਪਣੇ ਆਹੋ ਤੇ ਫਿਰ ਮੈਂ ਕੀਤੀ

ਇੱਦਾਂ ਬਲਾ ਕੁ ਮੈਨੂੰ ਧੱਕੇ ਨਾਲ ਘਲ ਦੀ ਜਵਾਈ ਸਭ ਵਿਚੋ ਇਕ ਕੋਈ ਚੰਗਾ ਹੁੰਦਾ ਨਹੀਂ ਆ ਵੇਖਾਂ ਹੁਣ ਇਹ ਵਾ ਚਲੋ ਆ ਛਿੰਦੋ ਕੇ ਚਲੋ ਦੋਵੇ ਪ੍ਰਾਹੁਣੇ ਚੰਗੇ ਲੋਕੀ ਸਿਫਤਾਂ ਈ ਕਰਦੇ ਨੇ

ਮਾਂ ਪਿਉ ਨੂੰ ਝਿੜਕਦਾ ਹਾਡਾ ਪਿਉ ਹੁੰਦਾ ਤੇ ਉਹਨੇ ਨੀ ਝਿੜਕਣਾ ਝਿੜਕਣਾ ਇਹ ਗੱਲ ਤੂੰ ਸੋਚ ਬਈ ਜੇ ਮੇਰੇ ਨਾਲ ਇੰਨੀਆਂ ਨੇਕੀਆਂ ਉਨ੍ਹਾਂ ਕੀਤੀਆਂ ਵਾ ਤੇ ਜੇ ਮੈਨੂੰ ਝਿੜਕ ਲਿਆ ਤੇ ਫਿਰ ਕਿਹੜੀ ਗੱਲ ਆ ਨਹੀ ਇੱਦਾਂ ਰਹਿੰਦਾ ਆ ਸੋਚ ਸੋਚੀ ਓ ਇਹ ਗੱਲ ਸੋਚੀ ਨੀ ਨਾ ਫਿਰ ਇਹੋ ਤੇ ਗੱਲ ਆ ਆਹੋ ਚੱਲੋ ਕੋਈ ਨੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਕਈ ਬਈ ਤੂੰ ਜਾ ਆਪਣਿਆ ਤੇ ਮੈਂ ਜਾਉ ਆਪਣਿਆਂ ਤੇ

ਆਹੋ ਕਈ ਜਿੱਦਾਂ ਮੈਂ ਨੀ ਕੱਲੀ ਮੈਂ ਕੱਲੀ ਗਈ ਤੂੰ ਵੀ ਚੱਲ ਕੱਲਾ ਤੂੰ ਵੀ ਚੱਲ ਵੇਖਾਂ ਕਿਹੜੀ ਗੱਲ ਆ ਇੱਦਾਂ ਹੀ ਕਵੇ ਆਹੋ ਤੇ ਉਹ ਮਰ ਗਿਆ ਪੋਤਰਾ ਇਹਦਾ ਗਾਮੇ ਦਾ ਤੇ ਫਿਰ ਨਾਲ ਚਲ ਗਈ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਆ ਚਲੀਏ ਤੇ ਤੇ ਆਂਦੀ ਮੈਂ ਹਾ ਕੁਪੱਤ ਨਾ ਪੇ ਜਾਏ ਮੈਂ ਚੁੱਪ ਕਰਕੇ ਮੰਮੀ ਨਾਲ ਤੁਰ ਪਈ

ਮੈਂ ਹਾਂ ਚੱਲ ਕੋਈ ਨੀ ਬੱਚਾ ਹੀ ਰੱਬ ਰੂਪ ਹੀ ਕੋਈ ਗੱਲ ਨੀ ਮੈ

ਚੱਲ ਕੋਈ ਨੀ ਇਹਦੇ ਕੋ ਹੋ ਜੇ ਹਾਡੇ ਕੋ ਨਾ ਹੋਵੇ

ਆਹ ਜੇ ਬੱਚਿਆਂ ਵਾ ਤੇ ਉਹਦੀ ਵੀ ਮੌਤ ਆ ਤੇ ਜੇ ਸਿਆਣਾ ਵਾ ਤੇ ਉਹੀ ਵੀ ਮੌਤ ਆ ਤੇ ਜੇ ਬਜ਼ੁਰਗ ਆ ਤੇ ਮੌ ਈ ਮੌਤ ਇਕ ਹੀ ਆ ਨਾ

ਆਹੋ ਪਰ ਨਿੱਕੀਆਂ ਤੋਂ ਹੀ ਵੱਡੇ ਝਾਈ ਹੁੰਦੇ ਜੇ ਅੱਜ ਨਿੱਕਾ ਹੀ ਭਲਕੇ ਉਹਨੇ ਵੱਡਾ ਵੀ ਹੋਣਾ ਸੀ ਮੈਂ ਫਿਰ ਤਾਹੀਓ ਤੋਸ਼ੀ ਨੂੰ ਉਦਣ ਕਿਹਾ ਨਾ ਮੈ ਨਾ ਲਿਆਈ ਨਾ ਮੇਰੀ ਵਾੜੀ ਮੈਂ ਇਥੇ ਨਾ ਲਿਆਂਦੀ ਤੇ ਜੇ ਮੈਨੂੰ ਕੁਛ ਹੋ ਵੀ ਗਿਆ ਤੇ ਆਹ ਵੇਖਲਾ ਕੁੜੀ ਵੀ ਲਾਗੇ ਸੁਣਦੀ ਓ ਤੇ ਮੈਂ ਮੇਰੇ ਮਰੇ ਤੇ ਉਹਨੂੰ ਨੂੰ ਕਿਤੇ ਬੂਹਾ ਮੇਰਾ ਟਪਾਉਣਾ ਇਹ ਮੇਰੇ ਹੁਣ ਦਾ ਪਤਾ ਨਹੀਂ ਮੇਰਾ ਲੈ ਸਕਦਾ ਤੇ ਮੈਂ ਮੁੜਕੇ ਮੈਂ ਇਹਨੂੰ ਕੀ ਵੇਖਣਾ ਮੇਰੇ ਵੀ ਇਹ ਗੱਲ ਕਹੀ ਕਹਿੰਦਾ ਕਿ ਜੋ ਹਾਨੂੰ ਉਤਰਾਂ ਨਹੀਂ ਮੂੰਹ ਨਾਲ ਪੁੱਛਦੇ ਤੇ ਕਹਿੰਦਾ ਮੈਨੂੰ ਉਹਨੇ ਆਪਣੀਆਂ ਕਹਿੰਦਾ ਜੇ ਮੈਨੂੰ ਕੁਛ ਹੋਰ ਹੋ ਗਿਆ ਤੇ ਇਹਨੂੰ ਕਿਤੇ ਗਾਹ ਨਾ ਹੋ ਦਈ ਕਿਹਾ ਹੀ ਉਹਨੇ ਮੈਨੂ ਤੇ ਮੈਂ ਕਿਹਾ ਬਈ ਇਹੋ ਜਿਹੀਆਂ ਨਹੀਂ ਗੱਲਾਂ ਕਰੀਦੀਆਂ ਹੁੰਦੀਆਂ ਮੈ ਹਾ ਰੱਬ ਕੋਲ ਸੁੱਖ ਮੰਗ ਮੈਂ ਕਿਹਾ ਚੱਲ ਅਹੀਂ ਦੋਵੇ ਜੀ ਆ ਅਹੀ ਇਕ ਦੂਜੇ ਨੂੰ ਵੇਖਦੇ ਹਾ ਹਾਨੂੰ ਕਿਹੇ ਦਾ ਕੋਈ ਗੁੱਸਾ ਨਹੀਂ ਸਾਨੂੰ ਕੋਈ ਪੁੱਛੇ ਕੋਈ ਨਾ ਪੁੱਛਾ

ਮੈਂ ਵੇਖਿਆ ਤੁਰਨ ਵਾਲੀ ਤੇ ਮੈਂ ਹੁਣ ਤੇਰੇ ਸਾਹਮਣੇ ਤੇ ਸ਼ੁਰੂ ਤੋਂ ਕਿਹੇ ਕੋਲ ਮੰਗਿਆ ਨਾ ਤੇ ਮੈਂ ਆਪਣੇ ਸਿਰ ਤੇ ਚੁੱਕ ਲਾਏ ਆਪਣੇ ਸਿਰ ਤੇ ਸਾਂਭ ਕੇ ਰੱਖੇ ਹੀ

time ਆਪੇ ਜੋੜਦੇ ਰਹੇ ਤੇ ਚਲੋ ਕੰਮ ਹੀ ਆਏ